ਖੰਭੇ ਲੱਗੇ ਹੋਏ ਆ ਕਈ ਸਾਰੇ ਕਈ ਸਾਰੇ ਬੂਟੇ ਲੱਗੇ ਆ ਇੱਕ ਸਾਨੂੰ ਇੱਥੇ ਡਿਸ ਲਬਦੀ ਪਈ ਐ।

ਇਕ ਲੜਕਾ ਖੜਾ ਹੋਯਾ ਹੈ ਉਸਨੇ ਐਨਕ ਪਾਈ ਹੋਈ ਹੈ ਔਰ ਉਹ ਫੋਟੋ ਖਿਚਾ ਰਿਹਾ ਇੱਕ ਮੂਰਤੀ ਦੇ ਕੋਲ ਸਟਾਰ ਬਣਿਆ ਹੈ।

ਇਹ ਜਿਹੜੀ ਫੋਟੋ ਏ ਇਹਦੇ ਵਿੱਚ ਦੱਸਿਆ ਕਿ ਇਥੇ ਇਕ--

ਦੁਕਾਨ ਹੈ ਦੁਕਾਨ ਵਿੱਚ ਕਈ ਸਾਰੀ ਐਲ_ਸੀ_ਡੀ ਲਗਾਈ ਹੋਈ ਹੈ ਕੁਝ ਮੁੰਡੇ ਦਿਖਾਈ ਦੇ ਰਹੇ ਹੈ।

ਸਬਜੀ ਰੱਖੀ ਐ ਕੁਝ ਜੂਸ ਰੱਖਿਐ ਇੱਕ ਪਲੇਟ ਪਈ ਐ ਸਪੂਨ ਪਏ ਐ।

ਇੱਥੇ ਇੱਕ ਪਾਰਕ ਹੈ ਔਰ ਕਈ ਸਾਰੇ ਫਲਾਵਰਸ ਲਗਾਏ ਹੋਏ ਹੈਂ ਕੁਝ ਯੈੱਲੋ ਕੁਝ ਰੈੱਡ ਰੰਗ ਦੇ।

ਔਰ ਕਈ ਸਾਰੇ ਇੱਥੇ ਡੈਕੋਰੇਟ ਕੀਤੀ ਐ ਚੇਅਰਾਂ ਰੱਖੀਆਂ ਹੋਈਐਂ ਇੱਕ ਮੁੰਡਾ ਖੜਾ ਹੋ ਕੇ ਵੀਡਿਓ ਬਣਾ ਰਿਹਾ ਐ।

ਇਹ ਮੰਦਰ ਐ ਕੁਝ ਬਿਲਡਰਿੰਗ ਬਣੀ ਹੋਈ ਐ ਇੱਥੇ ਕਈ ਸਾਰੇ ਪੇੜ ਪੌਦੇ ਲੱਗੇ ਐ ਦਰਖਤ ਦਿਖਾਈ ਦੇ ਰਹੇ ਐ।

ਫੰਕਸ਼ਨ ਚੱਲ ਰਿਹਾ ਕਈ ਸਾਰੇ ਲੋਕ ਆਏ ਹੋਏ ਆ ਕੁਝ ਚੇਅਰਾਂ ਪਈਆਂ ਲੋਕ ਦਿਖਾਈ ਦੇ ਰਹੇ ਲਾਈਟਾਂ ਲੱਗੀਆਂ ਹੋਈਆਂ।

ਬੱਚਿਆਂ ਦੀ ਦੌੜ ਚਲ ਰਹੀ ਅ ਗਰਾਊਂਡ ਦੇ ਵਿੱਚ ਔਰ ਕਈ ਸਾਰੇ ਇਥੇ ਖੰਬੇ ਦਿਖਾਈ ਦੇ ਰਿਹਾ ਤਾਰਾ ਦਿਖਾਈ ਦੇ ਰਹੀ ਹੈ।

ਇਹ ਮੂਰਤੀ ਰਾਧਾ ਕ੍ਰਿਸ਼ਨ ਦੀ ਹੈ ਕਈ ਸਾਰੀ ਇੱਥੇ ਲਾਈਟਾਂ ਲੱਗੀਐਂ ਔਰ --